ਏਹ ਇੱਕ ਘੱਰ ਹੈ ਜੋ ਅੱਸੀ ਇੱਸ ਵਿੱਚ ਦੇਖ ਰਹੇ ਹਾਂ।

ਇਹ ਬਹੁਤ ਵਧੀਆ ਜਿਹਾ ਏਰੀਆ ਬਣੀਆ ਹੋਇਆ ਹੈ।

ਖਾਲੀ ਜਿਹਾ ਮੇਲਾ ਦੇ ਏਰੀਆ ਲੱਗਾ ਹੋਇਆ ਹੈ।

ਇਸ ਸਲੂਨ ਦੇ ਵਿੱਚ ਇੱਕ ਛੋਟੀ ਜੇਹੀ ਕੁੜੀ ਦਾ ਹੇਅਰ ਸਟਾਈਲ ਬਣਿਆ ਰਹੀ ਹੈ ਜੋ ਅਸੀ--

ਇਸ ਮੰਦਿਰ ਦੇ ਵਿੱਚ ਅਸੀਂ ਬਹੁਤ ਸਾਰੀਆਂ ਮੂਰਤੀਆਂ ਲੱਗੀਆਂ ਹੋਈਆਂ।

ਇਹ ਇੱਕ ਪਾਰਕ ਬਣੀ ਹੈ ਇਸ ਪਾਰਕ ਦੇ ਵਿੱਚ ਬਹੁਤ ਵਧੀਆ ਹਰਿਆਲੀ ਹੋਈ ਹੈ।

ਮੋਟਰਸਾਈਕਲ ਸਕੂਟੀਜ਼ ਇੱਸ ਵਿੱਚ ਲੱਗੀਆਂ ਹੋਈਆਂ।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

ਇਕ ਬਤਕ ਅਤੇ ਬੰਗਲਾ ਨਜ਼ਰ ਆ ਰਿਹਾ ਹੈ।

ਇਸ ਗੇਟ ਦੇ ਅੰਦਰ ਬਹੁਤ ਵੱਡੇ ਵੱਡੇ ਦਰਖਤ ਲੱਗੇ ਹੋਏ ਹੈ।

ਇਹ ਇੱਕ ਵਧਿਆ ਜੀ ਬਿਲਡਿੰਗ ਬਣੀ ਹੋਇ ਹੈ ਜੋ ਅਸੀਂ।

ਏਹ ਵਿਚ ਅੱਸੀਂ ਵਧੀਆ ਵਧੀਆ ਕੰਮ ਅਤੇ ਪ੍ਰੋਡਕਟ ਲੱਗਿਆ ਹੋਇਆ ਦੇਖ ਰਹੇ ਹਾਂ।

ਏਹ ਇੱਕ ਦੁਕਾਨ ਹੈ ਇਸ ਦੁਕਾਨ ਦੇ ਵਿਚੋਂ ਸਾਨੂੰ ਬੋਹੁਤ ਵਧੀਆ--

ਪ੍ਰਕਾਰ ਦਾ ਸਮਾਨ ਮਿਲ ਜਾਂਦਾ ਹੈ ਜੋ ਅੱਸੀ--

ਜੋ ਕੀ ਅੱਸੀ ਬੋਹੁਤ ਵਧੀਆ ਦੇਖ ਰਹੇਂ ਹਾਂ।